ਮਾਂ ਪਿਓ ਬਚਾਰੇ ਉਰੇ ਤੜਫ਼ਦੇ ਹੈ ਬੱਚੇ ਬੀਚਾਰੇ ਇੱਦਾ ਹੀ ਲੱਗ ਗਏ ਸੰਸ਼ਕਾਰ ਕਰਿਆ

ਹਮ ਉਹੀ ਤਾਂ ਹੈ

ਬੀਮਾਰੀ ਆਈ ਹੈ ਇਹ

ਇੰਨੀ ਖ਼ਤਰਨਾਕ ਬੀਮਾਰੀ ਆਈ ਹੈ ਨਾ

ਕੰਨਾ ਨੂੰ ਹੱਥ ਲਵਾਤੇ ਬੀਮਾਰੀ ਨੇ

ਰੱਬ ਨਾ ਹੀ ਲਿਆਵੇ ਅਹਿਜੇ ਦਿਨ ਦੁਬਾਰਾ ਹੋਰ ਉਹੀ ਤਾਂ ਹੈ ਕਈਆਂ ਨੇ ਤਾਂ ਬਹੁਤ ਕੁੱਛ ਸਿਖ ਲਿਆ ਆਦਮੀਆਂ ਨੇ ਰੋਟੀ ਰੁਟੀ ਬਣਾਲੀ ਸਿਖ ਲਈ ਸਾਰਿਆਂ ਨੇ ਸਬਜੀਆਂ ਬਣਾ ਲਿਆ ਰੋਟੀ ਬਣਾਣੀ ਹਾਂ ਨਵੀਂਆਂ ਨਵੀਆਂ ਚੀਜ਼ਾਂ ਹਾਂ ਕੋਈ ਕੁੱਛ ਕਹਿੰਦਾ ਸੀ ਆ ਸਿਖਿਆ ਅਸੀਂ ਆ ਸਿਖਿਆ ਹੁਣ time pass ਤਾਂ ਕਰਨਾ ਹੀ ਸੀ ਘਰ ਬੈਠ ਕੇ ਵੀ

ਖਰਚੇ ਵੀ ਮੈਂ ਕਹਿਣੀ ਹਾਂ ਜਿਆਦਾ ਖਰਚੇ ਵੀ ਜਿਆਦਾ ਹੋਏ ਹੈ

ਘਰ ਦੇ ਵੀ ਕਹਿ ਦਿੰਦੇ ਏ ਕੋਈ ਕੁੱਛ ਬਣਾਲੋ ਕੋਈ ਕੁੱਛ ਬਣਾਲੋ ਹਾਂ ਪਹਿਲਾਂ ਤਾਂ ਖਾਣ ਪੀਣ ਆਲੀਆਂ ਚੀਜ਼ਾਂ ਹੀ ਨਹੀਂ ਮੁੱਕ ਰਹੀਆਂ ਹੈਗੀਆਂ ਆ ਬਣਾਲੋ ਉਹ ਬਣਾਲੋ ਕਿਆ ਕਰਨਾ ਏ ਵਿਹਲੇ ਬੈਠੇ ਕੁੱਝ ਖਾਣ ਨੂੰ ਏ ਬਣਾ ਲਓ ਹਮ ਉਹੀ ਤਾਂ ਹੈ

ਬੱਸ ਇੱਕ ਕੱਪੜਿਆ ਦੇ ਖਰਚੇ ਘੱਟ ਗਏ ਸੀਗੇ ਕਿਹੜਾ ਬਹਾਰ ਜਾਣਾ ਸੀ ਨਵੇਂ suit ਸਵਾਣੇ ਏ ਖਾਣ ਪੀਣ ਚ ਰਹੇ ਸਾਰੇ

ਹਮ ਕਦੇਂ ਕੋਈ ਚੀਜ਼ ਬਣਾਲੋ ਕਦੇਂ ਕੋਈ ਚੀਜ਼ ਬਣਾਲੋ ਕਦੇ ਕੋਈ

ਹਮ ਹੋਰ ਦੱਸ ਕੋਈ ਖ਼ਾਸ ਚੀਜ ਸਿੱਖੀ ਕਰੋਨਾ ਚ ਕਰੋਨਾ ਚ ਜਿਆਦਾਤਰ ਮੈਂ cooking ਹੀ ਸਿੱਖੀ ਏ ਅੱਛਾ ਚੱਲ cooking ਤਾਂ ਆ ਗਈ ਨਾ ਤੈਨੂੰ ਹਾਂ ਮੈਨੂੰ cooking ਆ ਗਈ ਮੰਮੀ ਕਹਿੰਦੀ ਹੁਣ ਤਾਂ ਤੂੰ ਸਿੱਖ ਲੈ ਹੁਣ ਤੂੰ ਵਿਹਲੀ ਆ

ਉਹ ਵੀ ਬਹੁਤ ਜਿਆਦਾ ਜਰੂਰੀ ਸੀਗੀ

ਖਾਣਾ ਬਨਾਣਾ ਸਾਰਾ ਕੁੱਛ ਫ਼ੇਰ ਕਿਆ ਕਿਆ ਸਿੱਖਿਆ ਸੀ ਤੂੰ ਮੈਂ ਨਵੇਂ ਨਵੇਂ ਜਿਵੇਂ ਗੋਲਗੱਪੇ ਹੋ ਗਏ ਦਹੀਂ ਭੱਲੇ ਹੋ ਗਏ

ਅੱਛਾ ਆ ਚੀਜ਼ਾਂ ਸਿਖਿਆਂ ਵਾਹ ਫ਼ੇਰ ਤਾਂ ਕਮਾਲ ਹੋ ਗਈ

ਤੁਹਾਡੇ ਲਈ ਤਾਂ ਕਰੋਨਾ ਵਧੀਆ ਆ ਗਿਆ ਚੀਜ਼ਾਂ ਤਾਂ ਸਿਖ ਲਈਆਂ ਹਾਂ ਮੰਮੀ ਕਹਿੰਦੀ ਹੋਰ ਕਰਨਾ ਵੀ ਕੀ ਆ ਹਮ

ਅੱਛਾ ਚਲੋ ਭਿੰਡੀਆਂ ਤੱਕ ਦੇ ਪਰੋਠੇ ਬਣਾਕੇ ਕੇ ਖਿਲਾਤੇ ਮੈਂ ਘਰਦਿਆਂ ਨੂੰ

ਹੋਰ ਚਲੋਂ ਵਧੀਆ ਏ ਕੁੱਛ ਤਾਂ ਸਿੱਖਿਆਂ ਨਾ

ਵੀ ਆਪਾਂ ਸਾਰਾ ਕੁੱਛ ਬੋਲਿਆਂ ਜਿਵੇਂ ਕੱਦੂ ਪਾ ਲਿਆ ਘੀਆ ਪਾ ਲਈਏ ਆਪਾਂ ਪਰੋਠੇ ਦੀਆਂ ਵਿੱਚ ਹੈਨਾ ਮਹਾ ਚੱਲ ਦੇਖਦੇ ਹਾਂ ਭਿੰਡੀਆਂ ਦਾ ਕਿਹਾ ਅਸਰ ਹੁੰਦਾ ਪਰੋਠਿਆਂ ਤੇ ਵਧੀਆ ਬਣ ਗਏ ਸੀਗੇ ਪਰ

ਚਲੋਂ ਕਰੋਨਾ ਚ ਕੁੱਛ ਤਾਂ ਸਿੱਖਿਆਂ

ਹਾਂ ਫਾਇਦਾ ਹੋਇਆ ਕਈਆਂ ਨੂੰ ਨੁਕਸਾਨ ਹੋਇਆ ਹਮ ਚਲੋਂ ਸਾਡੇ ਕੋਲ ਤਾਂ ਫ਼ੇਰ ਕੰਮ ਹੀ ਆ ਗਿਆ ਅਸੀਂ ਤਾਂ ਕੁੱਛ ਨਹੀਂ ਸਿਖਿਆਂ ਬਣਾਣਾ ਅਸੀਂ ਤਾਂ ਉਰੇ ਆਕੇ ਕੰਮ ਹੀ ਕੀਤਾ

ਅਸੀਂ PP kit ਫ਼ੇਰ ਪਤਾ ਕਿਹਾ ਕਰਦਾ ਹੁੰਦੇ ਸੀ ਅਸੀਂ ਸਾਰੇ ਇੱਕਠੇ ਹੋਕੇ ਜਿਵੇਂ ਬਣ ਜਾਣੀਆਂ ਉਹਨਾ ਦਾ ਫੋਨ ਆ ਜਾਣਾ ਸਾਨੂੰ ਇਹਨੀਆਂ PP kit ਚਾਹੀਦੀ ਏ ਅਸੀਂ ਲੈਕੇ ਜਾਣੀਆਂ ਏ ਫ਼ੇਰ ਤਿਆਰ

ਅੱਛਾ ਕੰਮ

ਹਾਂ ਜਿਵੇਂ ਹੁਣ ਮੰਨਲੋ ਕਿਸੇ ਕੁੜੀ ਨੂੰ ਕੰਮ ਚਾਹੀਦਾ ਹੁੰਦਾ ਸੀਗਾ ਫ਼ੇਰ ਉਹਨੂੰ ਕੰਮ ਦੇ ਦਿੰਦੇ ਸੀਗੇ ਤੁਸੀਂ ਜਿਵੇਂ ਘਰਾਂ ਵਾਸਤੇ ਹਾਂ ਦੇ ਦਿੰਦੇ ਹੁੰਦੇ ਸੀ ਫੁਲਕਾਰੀ ਦਾ ਜਿਵੇਂ ਆਪਾਂ ਕੁੱਛ ਦੇ ਤਾਂ ਤੇ ਫੁਲਾਕਰੀ ਅਗਲਾ ਉਹ ਜਿਵੇਂ ਪਿੰਡ ਪੁੰਡ ਤੋ ਵੀ ਕੋਈ ਕੁੜੀ ਆਂਦੀ ਸੀ ਹਾਂ ਪਿੰਡਾਂ ਚੋ ਬਹੁਤ ਘੱਟ ਸੀ ਅਸੀਂ ਕਹਿ ਦਿੰਦੇ ਹੂੰਦੇ ਸੀ ਸਾਨੂੰ ਜ਼ੇ ਭੇਜ ਸਕਦੇ ਹੋ ਤਾਂ ਭੇਜ ਦੋ

ਹਾਂ ਕਿਉਂਕਿ ਉਰੇ ਆਉਣ ਨਹੀਂ ਦਿੰਦੇ ਸੀਗੇ ਕਿਸੇ ਨੂੰ ਆਂਣ ਦਿੰਦੇ ਸੀਗੇ ਉਰੇ ਸਾਨੂੰ ਮੈਡਮ ਹੋਣੀ ਨੇ ਕਹਿ ਤਾਂ ਸੀ ਕਿਸੇ ਨੂੰ ਨਹੀਂ ਬੁਲਾਣਾ ਹੈਗਾ

ਕੰਮ ਵੈਸੇ PPE ਕਿੱਟਾ ਕਰਕੇ ਚੱਲੀ ਗਿਆ ਨਹੀਂ ਫ਼ੇਰ ਅਗਲਾ ਕਹਿੰਦਾ ਪਤਾ ਨਹੀਂ ਕਿੰਨੀ ਕ ਦੇਰ ਰਹਿਣਾ ਕਿੰਨਾਂ ਕ਼ ਬੰਦਾ ਸਮਾਨ ਬਣਾਕੇ ਰੱਖ ਲਉਗਾ ਹਾਂ ਇਹ ਤਾਂ ਹੈ

ਬਣਾਲਿਆ ਅਸੀਂ ਬਾਕੀ ਇੱਕ ਤਾਂ mask ਏ mask ਤਾਂ ਅਜੇ ਤੱਕ ਵੀ ਚੱਲਦੇ ਪਏ ਨੇ ਹਮ

ਵੀ ਸ਼ਾਇਦ ਕਿਆ ਪਤਾ ਦੁਬਾਰਾ ਆ ਜਵੇ ਪਹਿਲਾਂ ਵੀ ਆਪਾਂ ਆਪਣਾ ਧਿਆਨ ਰੱਖ ਲਈਏ

ਅਸੀਂ ਤਾਂ mask ਵਾਸਤੇ ਕੱਪੜਾ ਵੀ ਅਸੀਂ ਜਿਵੇਂ ਰੋਜਾ ਸ਼ਰੀਫ਼ ਤੋ ਲਿਆਂਦਾ ਦੁਕਾਨਾਂ ਤੋ ਲਿਆਂਦਾ ਬਹੁਤ ਇੱਕਠਾ ਕਰਿਆ ਸੀ ਕੱਪੜਾ

ਸਮਝ ਕੇ ਵੀ ਹਾਂ ਚੱਲ ਕੋਈ ਤਾਂ ਕੰਮ ਆਇਆ

ਹੋਰ ਕੇ ਨਹੀਂ ਤਾਂ ਬਹੁਤ ਮੁਸ਼ਕਿਲ ਹੋ ਜਾਣੀ ਸੀ ਹਾਂਜੀ ਇਹ ਤਾਂ ਹੈ ਤੇ ਤੁਸੀਂ ਕਰੋਨਾ ਦੇ ਵਿੱਚ ਇੱਕ ਗੱਲ ਉਹ ਕੀਤੀ ਸੀ ਜਿਵੇਂ ਉਹ videos ਬਹੁਤ ਚੱਲੀਆਂ ਸੀਗੀਆਂ ਉਹ ਦੇਖਿਆਂ ਸਾਰੀ ਦੁਨੀਆਂ ਨੇ ਪਤਾ ਨਹੀਂ ਸਾਰੇ India ਨੇ ਕੀਤਾ ਹੋਣਾ ਉਹ ਜਿਹੜੇ ਮਤਲਬ ਚੋਲ ਪਾਕੇ ਕਿਆ ਪਾ ਕੇ ਜੀ ਕੁੰਡੀ ਦੇ ਚੋਲ ਪਾਕੇ ਤੇਲ ਪਾਕੇ ਉਹ ਨਹੀਂ ਤਾਂ ਕਰਦੇ ਮੈਂ ਨਹੀਂ ਦੇਖੀ ਨਹੀਂ ਹੈਗੀ ਮੈਨੇ ਇਹ video

ਉਹ ਕੁੰਡੀ ਦੇ ਵਿੱਚ ਨਾ

ਉਹਨੂੰ ਖੜਾ ਕਰਦੇ ਸੀਗੇ

ਹਾਂ ਉਹ ਮੱਥਾ ਮੁੱਥਾ ਨਹੀਂ ਟੇਕਦੇ ਫ਼ੇਰ ਅੱਛਾ ਕਿਸੇ ਦਾ ਰਿਵਾਜ ਹੋਣਾ ਇਹ ਪਤਾ ਨਹੀਂ ਰਿਵਾਜ ਸੀਗਾ ਕਹਿੰਦੇ ਐਵੇ ਕਰੋਨਾ ਚੱਲੇ ਜਾਉਗਾ ਅੱਛਾ ਕਈਆਂ ਨੇ ਢੰਗ ਅੱਛਾ ਅੱਛਾ ਸਮਝਗੀ

hello ਰੀਤਿਕਾ ਕਿਵੇਂ ਹੋ

ਹਾਂ ਵਧੀਆ ਜੀ ਤੁਸੀਂ ਦੱਸੋ ਠੀਕ ਓ

ਤੇ ਅੱਜ ਆਪਣਾ topic math ਦੇ related ਸੀਗਾ

ਹਾਂਜੀ ਦੱਸੋ ਤੁਹਾਡੀਆ ਛੁੱਟੀਆਂ ਕਿਵੇਂ ਰਹੀਆਂ ਵਧੀਆ ਤੁਹਾਡੀਆ ਦੱਸੋ ਤੁਹਾਡੀਆ ਕਿਵੇਂ ਰਹੀਆ ਮੇਰੀਆ ਤਾਂ ਬਹੁਤ ਵਧੀਆ ਰਹੀਆ ਹਾਂਜੀ ਬਹੁਤ ਵਧੀਆ ਰਹੀਆ ਮੇਰੀਆ ਵੀ ਇਹਨਾ time ਨਿੱਕਲ ਗਿਆ ਇਸ time ਦਾ ਪਤਾ ਹੀ ਨਹੀ ਚੱਲਿਆ ਕਿ ਕਿਵੇਂ ਨਿੱਕਲ ਗਿਆ ਆਪਣਾ ਇਹਨਾ ਟਾਇਮ ਬੱਚਿਆਂ ਚ ਇੰਨੇ ਹੀ busy ਹੋ ਗਏ ਸੀਗੇ ਕੀ ਪਤਾ ਹੀ ਨਹੀ ਲੱਗਿਆ time ਕਿਵੇਂ ਨਿੱਕਲ ਗਿਆ ਹਾਂਜੀ ਹਾਂਜੀ

ਹਾਂਜੀ ਹਾਂਜੀ ਉਹ ਕੱਲ ਕੱਲ ਹੀ ਉਹ ਪੂਰੇ ਛੇ month ਦੀ ਹੋ ਗਈ ਹੈ ਤੇ ਅੱਜ ਹੀ ਮੈਂ first day ਹੈ ਮੇਰਾ ਮੈਂ ਅੱਜ ਹੀ ਸਕੂਲ join ਕੀਤਾ ਹੈ

ਹਾਂਜੀ ਹਾਂਜੀ ਠੀਕ ਹੈ ਜੀ ਮੇਰੀ ਬੇਟੀ ਦਾ ਕੱਲ

first month ਤੋਂ ਲੈਕੇ ਤੇ ਹੁਣ ਤੱਕ ਮਤਲਬ ਤੁਸੀਂ ਕੀ ਕੀ changes ਦੇਖੀ ਉਹਦੇ ਵਿੱਚ or ਕੀ ਕੀ ਤਬਦੀਲੀਆਂ ਦੇਖੀਆਂ ਉਹ ਵੀ ਦੱਸੋ ਤੁਸੀਂ

ਹਾਂਜੀ ਬਹੁਤ ਮਤਲਬ ਜਿਵੇਂ ਪਹਿਲਾ ਛੋਟੀ ਸੀ ਹੈਨਾ ਹੁਣ ਹੋਲੀ ਹੋਲੀ ਇਹ ਜਿਵੇਂ ਜਿਵੇਂ ਵੱਡੀ ਹੋਈ ਜਾਂਦੀ ਏ ਨਾ ਬਹੁਤ ਟਾਇਮ ਲੈਂਦੀ

ਬੋਲਣ ਲੱਗ ਗਈ ਏ ਹੂੰ ਹਾਂ ਕਰਦੀ ਹੈ

ਤੇ ਉਹ ਕਹਿੰਦੀ ਹੈ mamma ਕੋਲ ਹੀ ਜਾਣਾ ਏ ਬਹੁਤ ਕਰਦੀ ਏ ਉਹ ਰੋਣ ਲੱਗ ਪੈਂਦੀ ਏ ਜੇ ਕਿਸੇ ਕੋਲ ਵੀ ਜਾਂਦੀ ਏ

ਹੈਨਾ ਕੀ ਨਾਮ ਹੈ ਇੱਕ ਜਿਹੜੀ ਆਪਣੀ ਖੁਸ਼ਬੂ ਹੁੰਦੀ ਹੈਗੀ ਏ ਜਿਹਦੀ ਰੂਹ ਹੁੰਦੀ ਹੈਗੀ ਏ ਉਹਦੇ ਨਾਲ ਹੀ ਬੱਚਾ ਪਹਿਚਾਣ ਲੱਗ ਜਾਂਦਾ ਹੈ ਜੀ ਹਾਂ ਇਹ ਮੇਰੇ mamma ਹੈਗੇ ਆ ਉਹ ਆਪਣੇ ਵੱਲ

ਸਾਰੇ ਬੱਚਿਆ ਚੋਂ ਜਿਆਦਾ ਆਪਣੇ ਕੋਲ ਹੀ ਆਉਣਾ ਪੰਸਦ ਕਰਦਾ

ਹਾਂਜੀ ਅੰਕੁਰਿਤਾ ਨਾਮ ਹੈਗਾ ਉਹਦਾ

ਅੱਛਾ ਗੁਨਾਜ਼ ਹਾਂਜੀ ਤੇ ਛੇ ਮਹੀਨੇ ਤਾਂ ਨਾ ਮਤਲਬ ਬਿਲਕੁਲ ਵੀ ਆਪਦੇ ਤੋ ਦੁਰ ਨੀ ਰੱਖਿਆ ਕੀ ਮੇਰੇ ਕੋਲ ਸਿਰਫ਼ ਛੇ ਹੀ month ਨੇ ਛੇ ਮਹੀਨੇ ਨੇ ਜੀ ਜਿਹੜੇ ਮੈਂ ਉਹਦੇ ਕੋਲ ਰਹਿ ਸਕਾਂ ਜਿਆਦਾ ਤੋਂ ਜਿਆਦਾ ਉਹਨੂੰ time ਦੇ ਸਕਾਂ